ਜਿਦਾਂ ਜਿਦਾਂ ਜਿਦਾਂ ਤੂੰ ਘਰ ਜਿਦਾਂ ਜਿਦਾਂ ਤੂੰ ਕਹਿੰਦੀ ਤੀ ਪੁਢਿਆ ਵਿੱਚੋਂ ਉਹਨਾਂ ਦੇ ਘਰ ਚੋ ਈ ਅੱਛਾ ਉਹ ਪੁਢਿਆ ਚੋ ਏਹ ਉਹ ਤਾਂ ਹੀਂ ਬਹੁਤ ਤੇਜ਼ ਐ, ਉਹ ਤਾਂ ਟੱਬਰ ਈ ਏਨਾਂ ਤੇਜ਼ ਐ ਤੂੰ ਗੱਲ ਛੱਡਦੇ

ਮੇਰੀ ਮੰਮੀ ਦੀ ਸਹੇਲੀਆਂ ਚੋ ਐ ਉਹ ਸਤਿ ਸ਼੍ਰੀ ਅਕਾਲ ਜੀ, ਮੈਂ ਕਿਰਨਦੀਪ ਕੌਰ, ਮੈਂ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੁੱਝ ਸੁਣਾਵਾਂਗੀ। ਜਦੋਂ ਅਸੀਂ ਬੰਨੂੜ ਤੋਂ ਮੁਹਾਲੀ ਸ਼ਹਿਰ ਵੱਲ ਨੂੰ ਜਾਂਦੇ ਹਾਂ ਤਾਂ ਪਿੰਡ ਚੱਪੜਚਿੜੀ ਵਿੱਚ ਬਣੇ ਇੱਕ ਬਹੁਤ ਵੱਡੇ ਮੀਨਾਰ ਦੇ ਕੋਲੋਂ ਲੰਘਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਇਸਦਾ ਨਾਂ ਫਤਹਿ ਬੁਰਜ ਹੈਗਾ ਹੈ ਅਤੇ ਜੋ ਕਿ ਇਹ ਤਿੰਂਨ ਸੌ ਅਠਾਈ ਫੁੱਟ ਉੱਚਾ, ਇੱਕ ਤਿਕੋਣਾ ਮਿਨਾਰ ਹੈ। ਇਹ ਬੁਰਜ ਕੁਤਬ ਮੀਨਾਰ ਨਾਲੋਂ ਵੀ ਉੱਚਾ ਹੈ। ਇਸ ਤੋਂ ਸਤਾਰਾਂ ਸੌ ਦੱਸ ਈਸਵੀ ਵਿੱਚ ਸਿੱਖਾਂ ਦੀ ਮੁਗਲਾਂ ਉੱਤੇ ਜਿੱਤ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਹ ਸਾਨੂੰ ਇੱਕ ਮਹਾਨ ਸਖਸੀਅਤ ਬੰਦਾ ਸਿੰਘ ਬਹਾਦਰ ਦੀ ਕਹਾਣੀ ਅਹ ਉਹਨਾ ਦੀ ਕਹਾਣੀ ਨੂੰ ਯਾਦ ਕਰਾਉਂਦਾ ਹੈ। ਅਤੇ ਜਿਸਨੇ ਸਿੱਖਾਂ ਨੂੰ ਸੰਗਠਿਤ ਸੰਗਠਨ ਅਤੇ ਅਗਵਾਈ ਵੱਲ ਸੰਬੰਧੀ ਪਾਠ ਪੜ੍ਹਾਇਆ। ਅਤੇ ਇਹ ਮਿਸਾਲ ਕਾਇਮ ਕੀਤੀ ਗਈ ਜਿਵੇਂ ਬਹਾਦਰੀ ਨਾਲ ਤਸੀਹੇ ਝੱਲ ਕੇ ਅਤੇ ਕੁਰਬਾਨੀ ਨੂੰ ਗਲੇ ਲਗਾ ਕੇ ਵੀ ਆਪਣੇ ਵਿਸ਼ਵਾਸ਼ ਨੂੰ ਕਾਇਮ ਰੱਖਿਆ ਜਾ

ਜ਼ੰਮੂ ਕਸ਼ਮੀਰ ਦੇ ਵਿੱਚ ਦੇ ਪੁਣਛ ਜ਼ਿਲ੍ਹੇ ਦੇ ਵਿੱਚ ਅੰਦਰ ਅਹ ਰਾਜੌਰੀ ਨਾਂ ਦੇ ਸਥਾਂਨ ਤੇ ਪੈਦਾ ਹੋਏ ਸੀਗੇ। ਉਹ ਇੱਕ ਬੈਰਾਗੀ ਸਾਧਾਂ ਦੀ ਮੰਡਲੀ ਵਿੱਚ ਸ਼ਾਮਿਲ ਹੋਏ ਅਤੇ ਇੱਥੇ ਇਹਨਾ ਦਾ ਨਾਂ ਮਾਧੋ ਦਾਸ ਰੱਖਿਆ ਗਿਆ। ਬੈਰਾਗੀਆਂ ਵਾਂਗ ਉਹ ਵੀ ਥਾਂ ਥਾਂ ਘੁੰਮਦੇ ਰਹੇ ਅਤੇ ਅੰਤ ਨੂੰ ਨਾਂਦੇੜ ਵਿਪੁੱਜ ਗਏ ਅਤੇ ਆਪਣਾ ਡੇਰਾ ਬਣਾ ਲਿਆ। ਇਸ ਥਾਂ ਉੱਤੇ ਉਹਨਾ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਇੱਕ ਮੁਲਾਕਾਤ ਹੋਈ ਅਤੇ ਉਸ ਤੋਂ ਬਾਅਦ ਨਾ ਉਹ ਮਾਧੋ ਦਾਸ ਤੋਂ ਗੁਰੂ ਜੀ ਦਾ ਬੰਦਾ ਯਾਨੀ ਕਿ ਅਹ ਸਦਾ ਵਾਂਗ ਚੇਲਾ ਉਹ ਬਣ ਗਏ। ਅਤੇ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬੰਦੇ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਉੱਤਰੀ ਭਾਰਤ ਵਿੱਚ ਮੁਗਲ ਮੁਗਲ ਗਵਰ ਗਰਵਰਨਰਾਂ ਦੇ

ਬੰਦਾ ਸਿੰਘ ਬਹਾਦਰ ਨੂੰ ਮੁਗਲ ਗਵਰਨਰ ਵਜ਼ੀਰ ਖਾਂ ਨੇ ਅੱਤਿਆਚਾਰੀ ਸ਼ਾਸ਼ਨ ਦੇ ਖਿਲਾਫ ਗੁਰੂ ਜੀ ਦੁਆਰਾ ਉਹਨਾ ਨੂੰ ਸਿੱਖਾਂ ਦੀਆਂ ਅਗਵਾਈ ਕਰਨ ਲਈ ਪੰਜਾਬ ਭੇਜਿਆ ਗਿਆ ਅਤੇ ਉਹਨਾ ਦੇ ਨਾਲ ਜਾਬਾਜ਼ ਯੋਧਿਆਂ ਬਾਜ਼ ਸਿੰਘ, ਵਿਨੋਦ ਸਿੰਘ, ਕਾਹਨ ਸਿੰਘ ਅਤੇ ਉਹਨਾ ਨੂੰ ਅਹ ਉਹਨਾ ਦੇ ਮਿਸਲਾਤੀ ਸਲਾਹਕਾਰ ਵਜੋਂ ਭੇਜਿਆ ਗਿਆ ਅਤੇ ਉੱਥੋ ਵਿਦਾ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਆਪਣਾ ਇੱਕ ਨਗਾਰਾ, ਇੱਕ ਝੰਡਾ ਅਤੇ ਆਪਣੇ ਨਿੱਜੀ ਅਰ ਭੱਤੇ ਵਿੱਚੋਂ ਪੰਜ ਤੀਰ ਉਹਨਾ ਨੂੰ ਨਿਸ਼ਾਨੀ ਵਜੋਂ ਭੇਂਟ ਕੀਤੇ ਸੀਗੇ। ਅਤੇ ਇਸ ਤਰ੍ਹਾਂ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਕੇ ਭੇਜਿਆ ਜਦੋਂ ਬੰਦਾ ਸਿੰਘ ਬਹਾਦਰ ਗੁਰੂ ਜੀ ਕੋਲ ਹੁਕਮਨਾਮੇ ਲੈ ਕੇ ਅਤੇ ਜਿੱਤ ਦੀ ਨਿਸ਼ਾਨੀ ਵਜੋਂ ਗੁਰੂ ਜੀ ਦੇ ਤੀਰਾਂ ਸਮੇਤ ਉੱਤਰ ਪੱਛਮ ਵਿੱਚ ਪੁੱਜੇ ਤਾਂ ਉੱਥੇ ਸਾਰੇ ਸਿੱਖ ਉਹਨਾ ਕੋਲ ਇਕੱਠੇ ਹੋ ਗਏ ਸੀਗੇ। ਇਸ ਤੋਂ ਇਲਾਵਾ ਉਹਨਾ ਨੇ ਅਹ ਸ਼ਿਵਾਲਿਕ ਦੀਆਂ ਹੇਠਲੀਆਂ ਪਹਾੜੀਆਂ ਵਿੱਚ ਛਡੋਰਾ ਦੇ ਨੇੜੇ

ਦੇ ਨਾਲ ਲੜਾਈ ਤੋਂ ਪਹਿਲਾਂ ਮੁਸਲਮਾਨਾਂ ਨੂੰ ਯਿਹਾਦ ਯਾਨੀ ਕਿ ਧਾਰਮਿਕ ਕੀਰਤ ਦਾ ਸੱਦਾ ਦਿੱਤਾ। ਬਹੁਤ ਸਾਰੇ ਕਾਜ਼ੀਆਂ ਅਤੇ ਦੇਸ਼ ਦੇ ਹੋਰ ਅਹ ਦੇਸ਼ ਦੇ ਦੂਰ ਨੇੜੇ ਦੇ ਹਿੱਸਿਆਂ ਤੋਂ ਧਾਰਮਿਕ ਯੋਧਿਆਂ ਨੂੰ ਨੇ

ਆਹਮੋ-ਸਾਹਮਣੇ ਲੜਾਈ ਹੋਈ। ਦੋਨਾ ਦਾ ਘਮਸਾਨ ਯੁੱਧ ਹੁੰਦਾ ਰਿਹਾ ਅਤੇ ਅੰਤ ਵਿੱਚ ਸਿੱਖਾਂ ਨੇ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਿੱਖਾਂ ਨੇ ਜਿੱਤ ਦੇ ਨਾਅਰੇ ਲਗਾਏ। ਇਸ ਲੜਾਈ ਬਾਰੇ ਉਸ ਸਮੇਂ ਦਾ ਇਤਿਹਾਸਕਾਰ ਅਹ ਕਾਫੇ ਖਾਨ ਲਿਖਦਾ ਹੈ ਜਦੋਂ ਲੜਾਂਈ ਚੱਲ ਰਹੀ ਸੀ ਉਸ ਵੇਲੇ ਇੱਕ ਬਹੁਤ ਵੱਡਾ ਤੂਫਾਨ ਆਇਆ ਇਸ ਵਿੱਚ ਸਿੰਘ ਅਹ ਸਿੰਘ ਦੁਸ਼ਮਣਾਂ ਉੱਤੇ ਨੰਗੀਆਂ ਤਲਵਾਰਾਂ ਲੈ ਕੇ ਟੁੱਟ ਪਏ ਅਤੇ ਉਹਨਾ ਨੂੰ ਭਜਾ ਦਿੱਤਾ। ਸਾਰਾ ਧੰਨ ਦੌਲਤ ਸਮਾਨ ਘੋੜੇ ਹਾਥੀਆਂ ਆਦਿ ਕਾਫਰਾਂ ਸਿੰਘਾਂ ਤੋਂ ਹੱਥਾਂ ਵਿੱਚ ਚਲਾ ਗਿਆ ਅਤੇ ਇਸਲਾਮੀ ਅਹ ਫੌਜ ਵਿੱਚ ਬੱਚਣ ਵਾਲਾ ਇੱਕ ਵੀ ਬੰਦਾ ਆਪਣੀ ਜਾਨ ਅਤੇ ਆਪਣੇ ਸਰੀਰ ਤੇ ਪਹਿਨੇ ਹੋਏ ਕੱਪੜਿਆਂ ਤੋਂ ਸੁੱਤ ਕੁੱਝ ਵੀ ਨਾ ਬਚਾ ਅਤੇ ਇਹ ਸਿੱਖਾਂ ਦੀ ਪਹਿਲੀ ਖੇਤਰੀ ਜਿੱਤ ਸੀ। ਅਹ ਜਿਸ ਵਿੱਚ ਉਹ ਸਤਲੁਜ ਦੇ ਦੱਖਣ ਵੱਲ ਪੰਜਾਬ ਦੀ ਧਰਤੀ ਤੇ ਹੁਕਮਰਾਨ ਬਣ ਗਏ ਅਤੇ ਇਸਦੇ ਕੁੱਝ ਹੀ ਮਹੀਨਿਆਂ ਵਿੱਚ ਸਿੱਖ ਰਾਜ ਲਾਹੌਰ ਦੀਆਂ ਬਾਹਰੀ ਹੱਦਾਂ ਤੱਕ ਪੁੱਜ ਗਿਆ ਸੀਗਾ ਅਤੇ ਬੰਦਾ ਸਿੰਘ ਬਹਾਦਰ ਨੇ ਮੁਖਲਿਸਪੁਰ ਦੇ ਪੁਰਾਣੇ ਕਿਲੇ ਦੀ ਮੁਰੰਮਤ ਕਰਵਾਈ।

ਖਾਤਮਾ ਕਰ ਦਿੱਤਾ ਗਿਆ ਸੀਗਾ ਅਤੇ ਉਹ ਉਹਨਾ ਨੇ ਆਪਣੇ ਸਿੱਕੇ ਬਣਵਾਏ ਅਤੇ ਆਪਣੇ ਸ਼ਾਹੀ ਮੁਹਰ ਹੇਠ ਹੁਕਮਰਾਜ ਕੀਤੇ ਅਤੇ ਉਹ ਉਹਨਾ ਦੁਆਰਾ ਜਾਰੀ ਅਹ ਸਿੱਕੇ ਅਤੇ ਮੋਹਰਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀ ਡੂੰਘਾ ਸ਼ੁਕਰਾਨਾ ਪ੍ਰਗਟਾਉਂਦੇ ਹਨ। ਅਤੇ ਅਹ

ਫੋਜਾਂ ਆਹਮੋ ਸਾਹਮਣੇ ਡਟੀਆਂ ਰਹੀਆਂ ਅਤੇ ਪਰ ਬੰਦਾ ਸਿੰਘ ਬਹਾਦਰ ਮੁਗਲ ਫੌਜ਼ ਵਿ ਅਹ ਤੋਂ ਬੱਚ ਕੇ ਨਿਕਲ ਗਏ ਅਤੇ ਬਾਅਦ ਵਿੱਚ ਅਹ ਦੁਬਾਰਾ ਜੰਮੂ ਵਿੱਚ ਜਾ ਕੇ ਆਪਣੇ ਆਪਣਾ ਡੇਰਾ ਸਥਾਪਿਤ ਕਰ ਲਿਆ ਅਤੇ ਅਹ ਫਰੂਕਸੀਅਤ ਜਿਹੜਾ ਕਿ ਸਤਾਰਾਂ ਸੌ ਤੇਰਾਂ ਈਸਵੀ ਵਿੱਚ ਦਿੱਲੀ ਦੇ ਮੁਗਲ ਤਖਤ ਉੱਤੇ ਬੈਠਾ

ਜਾਨ ਕੇ ਆਪਣਾ ਬਚਾਅ ਕਰਦੇ ਰਹੇ। ਪਰ ਅੰਤ ਵਿੱਚ ਮੁਗਲ ਕਿਲ੍ਹਾ ਰ ਅਹ ਰੱਖਿਅਕਾਂ ਉੱਤੇ ਲਾਉਣ ਵਿੱਚ ਸਫਲ ਹੋ ਗਏ ਅਤੇ ਬੰਦਾ ਸਿੰਘ ਬਹਾਦਰ ਨੂੰ ਦੇ ਸਾਥੀਆਂ ਸਮੇਤ ਬੰਦੀ ਬਣਾ ਲਿਆ ਗਿਆ ਸੀਗਾ ਅਤੇ ਕੁੱਝ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਹਨਾ ਦੇ ਸਿਰਾਂ ਨੂੰ ਬਰਛਿਆਂ ਉੱਤੇ ਟੰਗਿਆਂ ਗਿਆ। ਜਦੋਂ ਕਿ ਬੰਦਾ ਸਿੰਘ ਬਹਾਦਰ ਅਤੇ ਉਹਨਾ ਦੇ ਪਰਿਵਾਰ ਨੂੰ ਪੈਦਲ ਤੋਰ ਕੇ ਦਿੱਲੀ ਲੈ ਗਏ, ਅਤੇ ਉਹਨਾ ਨੇ ਪੁੱਤਰ, ਉਹਨਾ ਦੇ ਪੁੱਤਰ ਨੂੰ ਉਹਨਾ ਦੀਆਂ ਅੱਖਾਂ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਪਰੰਤੂ ਉਹ ਅਡੌਲ ਰਹੇ। ਇਸ ਤੋਂ ਬਾਅਦ ਦਿੱਲੀ ਦੀ ਜਨਤਾ ਸਾਹਮਣੇ ਉਹਨਾ ਦੇ ਸਰੀਰ ਦੇ ਟੁੱਕੜੇ ਟੁੱਕੜੇ ਕਰ ਦਿੱਤੇ, ਕਰਕੇ ਉਹਨਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਪਰ

ਕਿਉਂਕਿ ਉਹ ਬਹੁਤ ਹੀ ਸ਼ਕਤੀਸ਼ਾਲੀ ਸਾਮਰਾਜ ਦਾ ਸਾਹਮਣਾ ਕਰ ਰਹੇ ਸਨ ਅਤੇ ਉਹਨਾ ਦੀਆਂ ਫੌਜਾਂ ਦਾ ਗੁਜ਼ਾਰਾ ਉਹਨਾ ਅਹ ਦੀਆਂ ਲਗਾਤਾਰ ਜਿੱਤਾਂ ਉੱਤੇ ਨਿਰਭਰ ਸੀ। ਅਤੇ ਜੰਗ ਕਿਸੇ ਇੱਕ ਨੂੰ ਜਿੱਤ ਬਖਸ਼ਦੀ ਹੈ ਅਤੇ ਦੂਜੇ ਨੂੰ ਹਾਰ, ਪਰ ਉਹਨਾ ਦੇ ਮਨ ਦੇ ਵਿੱਚ ਹਾਰ ਦਾ ਅਰਥ ਸਿਰਫ ਖੇਤਰੀ ਨੁਕਸਾਨ ਜਾਂ ਪੈਸੇ ਧੇਲੇ ਦਾ ਨੁਕਸਾਨ ਹੀ ਨਹੀਂ ਸੀਗਾ ਸਗੋ ਉਹ ਤਾਂ ਗੁਜ਼ਾਰੇ ਦੇ ਸਾਧਨਾਂ ਦਾ ਨਸ਼ਟ ਹੋਣਾ ਸੀ। ਜਿਹੜੇ ਲੋਕ ਉਹਨਾ ਦੇ ਝੰਢੇ ਹੇਠ ਇਕੱਠੇ ਸਨ ਉਹ ਸਾਰੇ ਹੀ ਆਮ ਤੌਰ ਤੇ ਗਰੀਬ ਸ਼੍ਰੇਣੀਆਂ ਨਾਲ ਸੰਬੰਧਿਤ ਸਨ। ਉਹਨਾ ਕੋਲ ਅਜਿਹੀ ਆਰਥਿਕ ਤੰਗੀ ਵਿੱਚ ਜੀਵਨ ਜਿਉਣ ਲਈ ਆਪਣੀ ਕਮਾਈ ਦਾ ਸਾਧਨ ਹਫਤੇ ਜਾਂ ਦੋ ਹਫਤੇ ਤੱਕ ਦਾ ਵੀ ਨਹੀਂ ਸੀਗਾ ਅਤੇ ਇਸ ਤੋਂ ਇਲਾਵਾ ਦੂਜਾ ਕਾਰਨ ਰਾਜਪੂਤ ਰਾਜਿਆਂ ਦੇ ਸਖਤ ਵਿੱਚ ਕੋਈ ਸਹਾਇਤਾ ਅਹ ਨਾ ਕੀਤੀ। ਅਤੇ ਪਹਾੜੀ ਰਾਜਿਆ ਨੂੰ ਉਸੇ ਤਰ੍ਹਾ ਮੁਗਲਾਂ ਸੈਨਾ ਸਾਥ ਦਿੱਤਾ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਿੱਤਾ ਸੀ। ਅਹ ਮੈਦਾਨਾਂ ਵਿੱਚ ਤੀਜੀ ਗੱਲ ਇਹ ਹੈ ਸੀ ਕਿ ਗੁਰੂ ਗੁਰੀਲਾ ਯੁੱਧ ਘਾਤਕਮਈ ਉਹਨਾ ਦੀਆਂ ਜਿੱਤਾਂ ਵਿੱਚ ਬਹੁਤ ਸਹਾਇਤਾ ਕੀਤੀ ਸੀਗੀ ਅਤੇ ਉਹਨਾ ਦਾ ਮੈਦਾਨਾਂ ਵਿੱਚ ਆ ਕੇ ਲੜਨਾ ਉਹਨਾ ਦੀ ਇੱਕ ਬਹੁਤ ਵੱਡੀ ਭੁੱਲ ਸੀ। ਜਿੱਥੇ ਉਹਨਾ ਦੇ ਚਾਰੇ ਪਾਸੇ ਦੁਸ਼ਮਣ ਫੈਲੇ ਹੋਏ ਸਨ ਅਹ ਅਤੇ ਬੰਦਾ ਸਿੰਘ ਬਹਾਦਰ ਦੀ ਸਹੀਦੀ ਤੋਂ ਬਾਅਦ ਸਿੱਖ ਕਿਸੇ ਦੇ ਅਹ ਸਿੱਖ ਆਗੂ ਤੋਂ ਵਾਂਝੇ ਹੋ ਗਏ। ਅਤੇ ਮੁਗਲਾਂ ਸੂਬੇਦਾਰ ਪਿਆ ਜਾਗਿਆ, ਧੰਨਵਾਦ।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

ਤੇ ਹਾਂਜੀ ਅੱਜ ਮੇਰਾ ਨਾਂ ਸੁਮੀਤ ਵਾ ਤੇ ਮੈ ਤੁਹਾਨੂੰ ਅੱਜ ਆਪਣੀ ਸਕੂਲ ਦੀ life ਬਾਰੇ ਦਸਣਾ ਦੱਸਾਂਗਾ ਤੇ ਜਿਦਾਂ ਕਿ ਮੈ ਸਕੂਲ ਪੜ੍ਹਦਾ ਮੇਰੀ friends ਵੀ ਹੈ ਤਿੰਨ ਚਾਰ ਵਗੈਰਾ ਪੱਕੇ ਜਿਗਰੀ ਯਾਰ ਉਹ ਮੇਰੇ ਯਾਰ ਪੱਕੇ ਆ ਤੇ ਉਹਨਾਂ ਨਾਲ ਹੀ ਮੈ ਸਕੂਲ ਜਾਨਾ ਵਾ ਤੇ ਉਹ ਸਕੂਲ ਦੇ ਮਤਲਬ ਉਹਨਾਂ ਦੇ ਨਾਲ ਹੀ ਰਹੀਦਾ। ਓਹੀ ਆਪਣੀ ਜਾਨ ਆ ਕੁਛ ਉਹ ਵੀ ਭਰਾ ਵਾ ਆਪਣੇ ਪੂਰੇ ਮਤਲਬ ਕਿ ਆਪਣੇ ਨਾਲ ਏਂ ਵਧੀਆ ਤਰੀਕੇ ਨਾਲ ਰਹਿੰਦੇ ਆ। ਉਹਨਾਂ ਦੀਆਂ ਮਤਲਬ ਕਿ ਜਿਦਾਂ ਦੀ ਮਤਲਬ ਦੋਸਤੀ ਆਪਣੀ, ਭਰਾਵਾਂ ਤੋਂ ਵੱਧ ਕਰਦੇ ਆ ਉਹਨਾਂ ਦੇ ਨਾਲ ਈ ਜੋ ਪਲ ਬੀਤੇ ਸਾਰੇ ਸਕੂਲ ਦੇ but ਸਾਂਝਾ ਕਰਾਂਗਾ ਅੱਜ ਜਿਦਾਂ ਆਪਾਂ ਸਕੂਲੇ ਜਾਂਦੇ ਹੋਏ ਰਾਸਤੇ ਵਿਚ ਕਈ ਰਸਤੇ ਤੇ ਸਾਡਾ ਸਕੂਲ ਸੀ ਇਥੇ

ਕਲਾਸ ਵਿਚ ਕਈ ਤਰੀਕੇ ਦੇ ਮਤਲਬ ਮਜਾਕ ਵਗੈਰਾ ਤੇ ਪੜ੍ਹਾਈ ਵੀ ਕਰਨੀ ਸਕੂਲ ਦੀ ground ਵਿਚ ਖੇਡਣਾ ਸਾਰਿਆਂ ਨੇ ਪੜ੍ਹਨਾ ਲਿਖਣ ਤੋਂ ਬਾਅਦ ਪੇਪਰਾਂ ਚ ਵੀ ਬੜੀ ਮੌਜ ਮਸਤੀ ਕੀਤੀ

ਹਮੇਸ਼ਾ ਯਾਦ ਰਹਿੰਦੀ ਆ school life ਦੇ ਵਿਚ ਕਈ ਪੱਲ ਬੀਤੇ ਹੁੰਦੇ ਆ ਉਹ ਬੰਦੇ ਦੇ ਜਿਹੜਾ ਓਹਨੂੰ ਯਾਦ ਰੱਖਦਾ school life ਵਰਗੀ life ਨੀ ਕਦੀ ਤੁਹਾਨੂੰ ਮਿਲ ਸਕਦੀ ਤੇ ਸਕੂਲ ਤੁਹਾਨੂੰ ਪਤਾ ਈ ਆ ਕਿ ਕੀ ਜਾਂਦਾ ਸਕੂਲੇ ਜਿਹੜਾ ਤੇਰੇ ਸਕੂਲ ਵਿਚ ਇਹੀ ਮਤਲਬ ਸਬ ਜਿੰਦਗੀ ਬਤੀਤ ਬਤ ਬਤੀਤ ਕੀਤੀ ਹੁੰਦੀ ਆਪਾਂ ਤੇ ਸਕੂਲ ਵਧੀਆ ਚੀਜ ਏ ਸਕੂਲ ਭੁਲਦਾ ਨੀ ਬੰਦੇ ਨੂੰ ਬਾਕੀ ਓਸੇ ਰਾਸਤੇ ਵਿਚ ਕਈ ਪ੍ਰਕਾਰ ਦੀਆਂ ਕਠਿਨਾਈਆਂ ਹੁੰਦੀਆਂ ਨਿੱਕੇ ਹੁੰਦੇ ਤੋਂ ਬੰਦਾ ਸਕੂਲ ਜਾਂਦਾ ਬਾਰ੍ਹਵੀਂ ਤਕ ਜਾਂਦਾ ਪਹਿਲਾਂ ਤਾਂ ਬੰਦੇ ਦਾ ਜੀ ਕਰਦਾ ਵਾ ਕਿ ਮਤਲਬ ਕਿ ਸਕੂਲ ਨਾ ਜਾਏ ਪਰ ਜਦੋਂ ਥੋੜਾ ਦੱਸਵੀਂ ਚ ਪ ਪਾ ਪਾਰ ਕਰ ਲੈਂਦਾ ਨਾ ਤੇ ਉਹ ਫੇਰ ਸਕੂਲ ਜਾਨ ਤੋਂ ਨਾ ਵਾਪਿਸ ਘਰ ਜਾਨ ਨੂੰ ਜੀ ਵੀ ਨੀ ਕਰਦਾ ਏਦਾਂ ਈ ਮਤਲਬ ਕਿ ਸਕੂਲ ਦੀਆਂ ਗੱਲਾਂ ਵਾ ਹੋਰ ਵੀ। ਕਈ ਪਲ ਬਿਤਾਏ ਹੋਏ ਨੇ ਇਹਨਾਂ ਮੁੰਡੇ ਯਾਰਾਂ ਬੇਲੀਆਂ ਨਾਲ ਕਲਾਸਾਂ ਨੀ attend ਕਰਨੀਆਂ ਖਿਸਕੀ ਬਨ ਖਿਸਕੀ ਮਾਰ ਕੇ ਕਦੀ ਬਾਹਰ ਜਾਣਾ ਘੁੰਮਣਾ ਪਾਰਕਾਂ ਚ ਘੁੰਮਣਾ ਪੇਪਰਾਂ ਦੇ ਦੌਰਾਨ ਪੇਪਰ ਯਾਦ ਕਰਕੇ ਨਕਲ ਪਰਚੀਆਂ ਬਣਾਉਣੀਆਂ

ਜਦੋ ਯਾਦ ਲੱਗਦੀ ਆ ਨਾ life ਬਾਰੇ ਤਾਂ ਸੋਚ ਕੇ ਆਉਂਦਾ ਕੀ ਸਕੂਲ ਵਾਲੇ ਦਿਨ ਵੀ ਓਹੀ ਹੁੰਦੇ ਹੀ ਓਵੇਂ ਅੱਜ ਵੀ ਯਾਦ ਆਂਦੇ ਆ ਸਕੂਲ ਦੇ ਦਿਨ ਕੀ ਕੀ ਕਰੀਏ ਹੁਣ ਤੁਹਾਨੂੰ ਹਮ! ਤੇ ਓਥੇ ਵੀ ਕਈ ਮਤਲਬ ਲੜਾਈਆਂ ਝਗੜੇ ਹੋਣੇ ਯਾਰ ਹੀ ਯਾਰਾਂ ਨਾਲ ਰਹਿਣਾ ਕਈ annual program ਹੋਣੇ ਉਹਨਾਂ ਚ ਹਿੱਸਾ ਲੈਣਾ ਭੰਗੜਾ ਪਾਉਣਾ ਕਈ ਗੱਲਾਂ ਹੁੰਦੀਆਂ ਸਕੂਲ ਚ ਈ ਰਾਹ ਵਿਚ ਕੀਤੇ ਯਾਂ ਤੇ ਕਲਾਸ ਦੇ ਵਿਚ ਲੜਾਈ ਹੋ ਜਾਣੀ ਇੱਕ ਦੀ ਸਾਰਿਆਂ ਨੇ ਪੈ ਜਾਣਾ। ਬਾਕੀ ਸਕੂਲ ਦੇ ਵਿਚ ਕਈ ਪ੍ਰਕਾਰ ਦੇ teacher ਆਏ student ਆਏ ਪਰ ਇਹ ਚਾਰ ਪੰਜ ਯਾਰ ਦੇ ਨਾਲ ਪੱਕੇ ਸੀ ਨਾ ਉਹ ਅੱਜ ਵੀ ਪੱਕੇ ਆ ਨ ਮਤਲਬ ਚੰਗੇ ਆ ਬੇਚਾਰੇ ਰਾਹੁਲ ਇੱਕ ਦਾ ਨਾਂ ਇਕ ਦਾ ਨਾਂ ਸੇਂਟੀ ਇੱਕ ਦਾ ਨਾਂ ਸ਼ਿਵ ਹੋਗਿਆ ਕਰਨ ਹੋਗਿਆ ਜਤਿਨ ਇਹ ਪੱਕੇ ਪਿਆਰ ਆ ਮੇਰੇ ਤੇ ਇਹਨਾਂ ਨਾਲ ਵਰਤੋ ਮੈ ਕਰ ਨੀ ਸਕਦਾ ਕਿ ਏ ਮੇਰਨਾ ਬਹੁਤ ਕਰਦੇ ਆ ਸਾਰੇ ਜਾਣੇ ਏ ਭਰਾ ਵਾ ਮੇਰੇ ਵੱਡੇ ਆ ਬਾਕੀ ਛੱਡੋ ਗੱਲ ਖੈਰ ਕੀ ਪੜ੍ਹਾਈ ਲਿਖਾਈ ਦੀ ਪੜ੍ਹਾਈ ਲਿਖਾਈ ਤੇ ਚਲਦੀ ਰਹੀ ਏਤਾ ਬਾਰ੍ਹਵੀਂ ਤੱਕ। ਬਾਰ੍ਹਵੀਂ ਕਰਨ ਤੋਂ ਬਾਅਦ ਜਦੋਂ ਇਹਨਾਂ ਦਾ ਵੱਖ ਹੋਜਾਣਾ ਬੜਾ ਦੁੱਖ ਜੇਹਾ ਲੱਗਦਾ ਹੀ ਕਿ ਸਕੂਲ life ਸਕੂਲ ਹੀ ਹੁੰਦੀ ਆ ਬਾਕੀ ਹੁਣ ਜਿਦਾਂ ਕਿ ਮਤਲਬ ਸਕੂਲ ਇਹਨਾਂ ਨੂੰ ਪਤਾ ਸੀ ਕਿਦਾਂ ਕਿਦਾਂ ਪਲ ਬੀਤਦੇ ਆ ਨਾ ਸਵੇਰੇ ਨੌ ਵਜੇ ਜਾਣਾ ਘੰਟੀ ਡੀਕਦੇ ਰਹਿਣਾ ਕਿਦੋਂ ਘੰਟੀ ਵੱਜਣੀ ਆ ਤੇ ਕਦੋਂ ਬਾਹਰ ਜਾਈਏ ਅੱਧੀ ਛੁੱਟੀ ਹੋਣੀ ਅੱਧੀ ਛੁੱਟੀ ਵੇਲੇ ਅਹੀਂ ਖੇਡਣਾ

ਪਰ ਜਦੋਂ ਅਸੀ ਦੱਸਵੀਂ ਕਰਲੀ ਦੱਸਵੀਂ ਕਲਾਸ ਹੋਗੀ ਤੇ ਉਸ time ਸਾਡਾ ਆਹੀ ਸੀ ਕਿ ਹੁਣ ਅਸੀ ਸਕੂਲੇ ਘਰ ਜਾ ਕੇ ਕੀ ਕਰਨਾ ਵਾ। ਘਰ ਜਾਂਦਾ ਕੀ ਫਾਇਦਾ ਕੀ ਸਕੂਲ ਚ ਮਜਾ ਆਉਂਦਾ ਸੀ ਵਧੀਆ life ਜੀਇਦੀ ਸੀ ਸਕੂਲ ਚ ਵਧੀਆ ਪੜ੍ਹਾਈ ਵੀ ਹੋ ਰਹੀ ਮਤਲਬ ਸਬ ਵਧੀਆ ਇਸ ਕਲਾਸ ਵਿਚ ਹੋਰਿਹਾ ਤੇ ਕਲਾ ਬਾਕੀ ਤੁਹਾਨੂੰ ਪਤਾ ਈ ਆ ਕਿ life ਵਿਚ ਕਈ ਆਂਦੇ ਉਤਾਰ ਚੜ੍ਹਾਵਾ ਆਉਂਦੇ ਆ ਨਈ ਕਈ ਲੜਾਈਆਂ ਝਗਾਦੜੇ ਹੁੰਦੇ school ਚ class ਵਿਚ ਹ ਨਾ ਤੇ ਓਹਦੇ ਵਿਚ ਕੀ ਏ ਸਕੂਲ ਵਧੀਆ ਸੀ ਜਿਥੇ ਅਸੀ ਜਾਨੇ ਸਟੇਸ਼ਨ ਤੇ ਸਕੂਲ ਹੀ ਵਾਵਾ ਮਤਲਬ ਵੱਡਾ ਸਕੂਲ ਹੀ ਕਿਡਾ ਵੱਡਾ ਹੀ ਇਹਦੀਆਂ ਦੋ ਗਰਾਊਂਡਾਂ ਵੀ ਹੈ ਹੀ ਇਕ ਪੱਕੀ ਤੇ ਇਕ ਖੇਡਣ ਵਾਲੀ ਗ੍ਰਾਉੰਡ ਹੀ ਅਹੀਂ ਤੇ ਸਾਰਾ ਅਹੀਂ

ਫੇਰ ਅਹੀਂ ਪੈਹੇ ਭਰ ਕੇ ਉਤੋਂ ਬਾਅਦ ground ਖੇਡਣਾ ਬੰਦ ਕਰਾਤਾ ਉਹਨਾਂ ਨੇ ਸਕੂਲੇ ਵੀ ਨਈ ਨੀ bat ball ਖੇਡਣਾ ਹੋਰ ਖੇਲ ਲੋ ਫੇਰ ਮੁੰਡਿਆਂ ਨੇ ਪੈਹੇ ਪਵਾ ਕੇ net ਲਵਾਇਆ volleyball ਦਾ volleyball ਖੇਡਣਾ ਓਥੇ ਅਹੀਂ ਕਾਫੀ enjoy ਕਰਨਾ volleyball ਖੇਡਦੇ ਹੋਏ

ਬਾਕੀ ਇਹਨਾਂ ਦਾ ਸੁਭਾਅ ਕਿਤਾਬ ਵੀ ਸਾਰਾ ਠੀਕ ਸੀ ਇਹਨਾਂ ਦੇ ਘਰਦੇ ਸਬ ਪਰਿਵਾਰ ਚੰਗਾ ਹੀ ਕਿ ਮਤਲਬ ਓਪਰਾ ਨੀ ਕਰਦੇ ਸੀ ਸਬ ਨਾ ਇਕੋ ਇਕ ਰੱਖਦੇ ਆ ਚੰਗੇ ਹੀ ਵੇਚਾਰੇ ਪਰਸੋ ਸਕੂਲ ਜਾਂਦੇ ਜਾਂਦੇ ਪਰਸੋ ਕਹਿ ਰਿਹਾਂ ਕਿ ਮਤਲਬ ਸਕੂਲ ਜਾਂਦੇ ਜਾਂਦੇ ਜਦੋ ਕਈ ਇਕ ਦਿਨ ਪਤਾ ਕੀ ਹੋਇਆ ਅਹ ਮਤਲਬ ਕਿ accident ਹੋਗਿਆ ਬੱਚੇ ਦਾ ਤੇ ਉਹ ਵੇਚਾਰਾ ਆਪਣਾ ਯਾਰ ਹੀ ਸਕੂਲ ਦਾ ਈ ਤੇ ਓਹਨੂੰ ਚੁੱਕ ਕੇ ਖੜ੍ਹਿਆ ਤੇ ਓਥੇ ਜਾ ਕੇ ਡਾਕਟਰ ਨੂੰ ਖੜ੍ਹਿਆ ਡਾਕਟਰ ਨੇ ਦਵਾਈ ਦਵੁਈ ਦਿੱਤੀ ਪੈਹੇ ਹੈਨੀ ਹੀ ਕੇਹੇ ਕੋ ਘਰੋਂ ਜਾ ਕੇ ਫੇਰ ਪੈਹੇ ਲੈਕੇ ਤੇ ਓਹਨੂੰ ਓਥੋਂ ਖੜ੍ਹਿਆ ਫੇਰ school ਗਏ ਸਕੂਲੋਂ ਅੱਗੇ ਕਹਿਣ ਤੁਹੀਂ late ਹੋ ਘਰ ਜਾਓ ਕੁਛ ਕੀਤਾ ਨੀ ਪਾਰਕ ਚ ਚਲਗੇ ਪਾਰਕ ਚ ਬਹਿ ਕੇ ਘੁੱਮੇਆਂ ਫਿਰਿਆ ਓਥੇ ਰਹੇ ਦੋ ਤਿੰਨ ਵਜੇ ਤਕ ਫਿਰ ਘਰ ਆਏ ਫਿਰ ਚਲਗੇ ਏਦਾਂ ਸਾਨੂੰ ਆਦਤ ਪੈਗੀ ਖਿਸਕੀ ਮਾਰਨ ਦੀ ਕਿ ਬਾਹਰ enjoy ਕਰਨੇ ਪੜਨ ਲਿਖਣ ਦਾ ਕਿ ਫਾਇਦਾ ਏਦਾਂ ਈ ਗੱਲ ਚੱਲਦੀ ਚੱਲਦੀ ਗੱਲ ਵਧਦੀ ਗਈ ਅਹੀਂ ਫਿਲਮ ਦੇਖਣ ਗਏ ਸਕੂਲੋਂ ਸ਼ ਮਤਲਬ bunk ਕਰਕੇ। ਫਿਲਮ ਦੇਖਣ ਗਏ ਤੇ ਫਿਲਮ ਵਧੀਆ ਸੀ ਫਿਲਮ ਦੇ ਅਮ theatre ਚ ਚਲਗੇ theatre ਚ ਫਿਲਮ ਲੱਗੀ ਹੋਈ ਸੀ। ਤੇ ਪਠਾਨਕੋਟ theatre ਏ PVR ਓਥੇ ਗਏ ਟ੍ਰੇਨ ਫੜੀ ਸਟੇਸ਼ਨ ਤੋਂ ਓਦਾਂ ਹੀ ਬਹਿ ਕੇ ਚਲਗਏ ਚਾਰ ਪੰਜ ਜਾਣੇ ਸੀ ਓਹੀ ਆਪਣੇ ਜਿਹੜੇ ਯਾਰ ਤੇ ਓਥੇ ਫਿਲਮ ਦੇਖੀ enjoy ਕੀਤਾ ਘੁੱਮੇ ਫਿਰੇ ਤੇ ਆਗਏ ਫੇਰ ਓਹੀ ਗੱਲ ਆ ਕਿ ਸਕੂਲ ਦੇ ਜਿਹੜੇ ਪੱਲ ਆ ਨਾ ਉਹ ਬੰਦੇ ਨੂੰ ਹਮੇਸ਼ਾ ਯਾਦ ਰਹਿੰਦੇ ਆ ਤੇ ਉਹ ਜਿਹੜੀ life ਸੀ ਨਾ ਦੋਬਾਰਾ ਵੀ ਨੀ ਮਿਲਦੀ ਅੱਜ ਵੀ ਯਾਦ ਕਰਦਾਂ ਉਹ ਪੱਲ ਕਿ ਇਹ ਪੱਲ ਜਿਹੜੇ ਆ ਨਾ ਸਕੂਲ life ਦੇ

ਸਪੀਚਾਂ ਬੋਲਣੀਆਂ ਗਾਣੇ ਗਾਨੇ ਵਧੀਆ ਚਲਦਾ ਰਿਹਾ ਸਬ ਓਥੇ ਜਿਦਣ ਲੋੜੀ ਦਾ function ਮਨਾਉਣਾ ਗੁੱਡੀਆਂ ਚੜ੍ਹਾਉਣੀਆਂ ਸਕੂਲ ਚ ਧੁੱਪੇ ਬਹਿਣਾ ਬਾਹਰ ਸਿਆਲਾਂ ਨੂੰ। ਸਵੇਰੇ assembly ਤੋਂ ਜਾ ਕੇ ਓਥੇ ਕਦੋ assembly ਖਤਮ ਹੋਣੀ ਤੇ ਕਦੋ ਕਲਾਸ ਚ ਜਾਈਏ ਤੇ ਕਲਾਸ ਚ ਜਾ ਕੇ ਬਯਿਏ ਫੇਰ ਜਾ ਕੇ ਖੱਪ ਪਾਈਏ ਕਲਾਸ ਚ ਜਾਣਾ ਤੇ ਖੱਪ ਪਾਣੀ ਬੜੀ ਭੈਣ ਮਜਾ ਈ ਆਂਦਾ ਰਿਹਾ ਉਸ ਦੀ ਗੱਲ ਤੇ ਹੁਣ ਪਰ ਕੀ ਕਰੀਏ ਹੁਣ ਤੇ plus two complete ਹੋਗੀ ਦੀ ਆ plus two ਕਰਨ ਤੋਂ ਬਾਅਦ ਅੱਜ ਵੀ ਮਤਲਬ ਕਿ ਨਾ ਓਰ ਓਹੀ ਆ ਮਤਲਬ ਰਹਿੰਦਾ ਨੀ ਹੈਗਾ ਜੋ ਬੰਦਾ ਬਾਰ੍ਹਵੀਂ ਤਕ ਜਿਹੜਾ ਹੁੰਦਾ ਨਾ ਸਕੂਲ life ਹੁੰਦੀ ਆ ਉਹ ਬੰਦੇ ਨੂੰ ਈ ਯਾਦ ਰਹਿੰਦੀ ਆ ਬੀ ਸਕੂਲ ਇਕ ਇਕ ਬੀਤਿਆ ਪੱਲ ਓਹਨੂੰ ਯਾਦ ਰਹਿੰਦਾ ਕਿ ਓਹਨੇ ਕਿਦਾਂ ਮਤਲਬ ਉਹ ਪੱਲ ਕੱਢੇ ਆ ਕਿਦਾਂ ਓਹਨੇ ਬੀਤਿਆ ਹਰ ਨਾਲ ਸਬ ਓਥੇ ਈ ਹੁੰਦਾ school ਦੇ ਵਿਚ ਜਿੰਦਗੀ ਕੱਟੀ ਹੁੰਦੀ ਬੰਦੇ ਨੇ ਵਧੀਆ enjoy ਕਿਉਂਕਿ ਇਸ ਸਮੇਂ ਕੋਈ ਫਿਕਰ ਫਾਕਾ ਨੀ ਹੁੰਦਾ ਸਕੂਲ ਜਾਣਾ ਘਰ ਆਣਾ ਬੱਸ ਘੁੱਮ ਫਿਰ ਲਿਆ ਰਾਤੀ ਤੇ ਆਗਏ ਬਸ ਘਰ ਫਿਰਲਿਆ ਏਧਰ ਫੇਰ ਲਿਆ ਓਧਰ ਫੇਰ ਲਿਆ ਤੇ ਸਕੂਲੋ ਆਕੇ ਘਰ ਆਗੈ ਇਹਨਾਂ ਕੁ ਹੁੰਦਾ ਹੀ ਆਪਣਾ ਆਹੀ ਆ ਕਿ ਮਤਲਬ ਸਕੂਲ life ਮੇਰੀ ਤੇ ਇਹ life ਏਦਾਂ ਲੰਘੀ ਸਕੂਲ ਦੀ। ਬਈ ਮਤਲਬ ਜਿਹੜੀ ਯਾਰੀ ਚੰਗੀ ਸੀ, ਪ੍ਰਾ ਵਰਗੀ ਸੀ। ਹੁਣ ਅੱਜ ਵੀ ਮਿਲਦੇ ਆ ਚੰਗਾ behavior ਆ ਉਹਨਾਂ ਦਾ ਮਤਲਬ ਸਬ ਵਧੀਆ ਵਾ। ਸਾਰੇ settle ਹੋਗੇ ਦੇ ਆ ਮਤਲਬ ਵਧੀਆ ਵਧੀਆ ਕੱਮਾਂ ਕਾਰਾਂ ਚ ਆਪਣੇ ਚੰਗਾ ਲੱਗਦਾ ਵਾ ਕਿ ਯਾਰ ਤਰੱਕੀ ਕਰਦਾ ਬਾਕੀ ਹੋਰ ਵੀ ਕਈ ਹੈ ਭਰਾ ਹੈ ਆਪਣੇ ਸਕੂਲ ਚ ਜਿਹੜੇ ਸਕੂਲ life ਨੀ ਭੁੱਲਦੀ

ਕੋਠਿਯੋੰ ਟੱਪ ਕੇ ਸਕੂਲ ਚ ਉੱਪਰਲੇ ਘਰ ਥਾਨਿ ਤੁਸੀਂ ਘਰ ਜਾਣਾ ਆਪਣੇ ਸਕੂਲੇ ਸਵੇਰੇ ਜਾਣਾ ਨੌ ਵਜੇ ਆਣਾ ਹੈਗਾ ਆਣਾ ਤਿੰਨ ਵਜੇ ਤਿੰਨ ਵਜੇ ਤੋਂ ਬਾਅਦ ਫੇਰ ਘੁੰਮਣਾ ਫਿਰਨਾ

life better ਰਹੀ ਯਾਰ ਵੀ ਵਧੀਆ ਮਿਲੇ ਚੰਗਾ ਹੋਇਆ ਸਾਰਾ life ਵਧੀਆ ਹੀ ਸਕੂਲ ਹੀ ਜਿਹੜਾ ਮਤਲਬ ਕਿ ਪੰਜਾਬੀ medium ਸਕੂਲ ਹੀ ਵਧੀਆ ਹੀ ਸਰਕਾਰੀ ਸਕੂਲ ਹੀ ਸਰਕਾਰੀ ਸਕੂਲ ਵਰਗੀ ਕੋਈ ਰੀਸ ਨੀ ਹੈਗੀ ਅਸੀ ਵੱਖਰਾ ਹੀ ਨਜਾਰਾ ਹੁੰਦਾ ਸਰਕਾਰੀ ਸਕੂਲ ਵਿਚ ਸਰਕਾਰੀ ਸਕੂਲ ਸਹੀ ਗੱਲ ਸਰਕਾਰੀ ਸਕੂਲ ਹੀ ਹੁੰਦਾ ਵੈਹੇ ਐਹੀ ਮੇਰੇ school life ਮੈ ਗੱਲ ਕੀਤੀ ਆ ਐਹੀ ਸਕੂਲ ਪੱਲ ਜਿਹੜੇ ਬੀਤੇ ਹੋਏ ਪੱਲ ਸੀਗੇ ਮੇਰੇ ਐਹੀ ਮੈ ਤੁਹਾਨੂੰ clear ਕੀਤੇ ਆ ਤੇ ਇਹ ਮੇਰੀ ਸਕੂਲ life ਬੀਤੀ ਹੋਈ ਹੈੱਲੋ। ਹੈੱਲੋ।

ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ? ਮੈਂ ਤਾਂ ਠੀਕ ਹੈਂ। ਹਾਂਜੀ ਮੈਂ ਵੀ ਠੀਕ ਹੈਂ ਵਧੀਆ ਹੋਰ ਕੀ,

ਘਰ ਪਰਿਵਾਰ ਸੱਭ ਠੀਕ ਠਾਕ ਹੈ? ਹਾਂਜੀ ਸਭ ਠੀਕ ਹੈ . ਅੱਛਾ ਜੀ ਹੋਰ ਕੀ ਕਰ ਰਹੇ ਸਿਗੇ? ਬਸ ਚਾਹ ਚੂਹ ਪੀ ਰਹੇ ਸੀ ਆਪਾਂ ਤਾਂ।

ਮੈਂ ਤੁਹਾਨੂੰ ਨਾ ਇੱਕ ਥੋਡਾ ਟੌਪਿਕ ਡਿਸਕਸ ਕਰਨਾ ਸੀ ਤੁਹਾਡੇ ਨਾਲ।

ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਹੈ ਓਹਨਾ ਨੂੰ ਪਿਆਰ ਨਾਲ ਕਾਨਹਾ ਵੀ ਕਹਿੰਦੇ ਹੈ ਸਾਰੇ ਲੋਕੀ।

ਤੇ ਕਹਿੰਦੇ ਨੇ ਜਿਹੜਾ ਭਾਦੋ ਮਹੀਨੇ ਦੇ ਜਿਹੜੇ ਕਿਸ਼ਨ ਪਕਸ਼ ਦੀ ਪਰਮ ਮੰਗਲ ਮਏ ਦਿਨ ਹੋਇਆ ਸੀ ਜਿਸ ਦਿਨ। ਤੇ ਕਹਿੰਦੇ ਨੇ ਨਾ ਪੁਰਸ਼ੋਤਮ ਸਰਬ ਨਾਏਕ ਸਨਾਤਮ ਭਗਵਾਨ ਕ੍ਰਿਸ਼ਨ ਇਸ ਧਰਤੀ ਤੇ ਅਵਤਾਰ ਹੋਏ ਸਨ ਜੀ। ਹਾਂਜੀ ਹਾਂਜੀ ਭਗਵਾਨ ਸ਼੍ਰੀ ਹਰਿ ਵਿਸ਼ਨੂੰ ਜੀ ਦੇ ਪ੍ਰਗਟ ਹੋਣ ਤੇ ਵੀ ਇਹ ਮਿਤੀ ਸ਼੍ਰੀ ਕ੍ਰਿਸ਼ਨ ਜਨਾਮਾਸ਼ਟਾਮੀ ਦੇ ਨਾਂ ਨਾਲ ਪ੍ਰਸਿੱਧ ਹੈ ਹਨਾ? ਤੇ ਹਾਂਜੀ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਕੰਸ ਦਾ ਵੱਧ ਕਰਨ ਦੇ ਉਦੇਸ਼ ਨਾਲ ਕੰਸ ਦੇ ਬੰਦੀਖਾਨੇ ਵਿੱਚ ਦੇਵਕੀ ਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਹੋਏ।

ਦਾ ਨਾਂ ਪ੍ਰਜਾਪਤੀ ਸਨ ਹਨਾ। ਹਾਂਜੀ। ਉਹਨਾਂ ਨੇ ਘੋਰ ਤਪ ਕਰਕੇ ਭਗਵਾਨ ਸ਼੍ਰੀ ਹਰਿ ਨੂੰ ਵੀ ਪੁੱਤਰ ਰੂਪ ਵਿੱਚ ਮੰਗਿਆ ਤੇ ਇਸ ਲਈ ਉਹਨਾਂ ਦੇ ਪਹਿਲੇ ਜਨਮ ਵਿੱਚ ਭਗਵਾਨ ਪ੍ਰਸ਼ਨ ਗਰਬ ਦੇ ਰੂਪ ਵਿੱਚ, ਦੂਜੇ ਜਨਮ ਵਿੱਚ ਭਗਵਾਨ ਵਾਮਨ ਅਤੇ ਤੀਸਰੇ ਜਨਮ ਵਿੱਚ, ਭਗਵਾਨ ਕ੍ਰਿਸ਼ਨ ਸੰਸਥਾਚਾ ਪ੍ਰਬਰਮ ਰੂਪ ਵਿੱਚ ਪ੍ਰਗਟ ਹੋਏ ਆ। ਹਾਂਜੀ।

ਅਜਿਹੇ ਅਣਗਿਣਤ ਬ੍ਰਹਿਮੰਡ ਦੇ ਮਾਲਕ ਭਗਵਾਨ ਸ਼੍ਰੀ ਕ੍ਰਿਸ਼ਨ ਅਹ ਗੋਕੁਲ ਧਾਮ ਵਿੱਚ ਵਿਰਾਜਦੇ ਹਨ ਧਰਮ ਦੀ ਸਥਾਪਨਾ ਲਈ ਜੋ ਕਾਰਜ ਭਗਵਾਨ ਨੇ ਕੀਤੇ ਹਨ ਉਹ ਸਾਰੇ ਜੀਵ ਦੀ ਕਲਪਨਾ ਸ਼ਕਤੀ ਤੋਂ ਪਰਾਂ ਦੀ ਗੱਲ ਹੈ। ਤੇ ਰਾਜਾ ਰਵੀ ਵਰਮਾ ਦੀ ਕਲਾਕਿਸ਼੍ਤ ਸ਼੍ਰੀ ਕ੍ਰਿਸ਼ਨ ਅਤੇ ਮਾਤਾ ਯਸ਼ੋਦਾ ਵੀ ਹਨ।

ਭੂਤਨਾ ਵਰਗੀ ਡਾਯਨ ਰਾਕਸ਼ਸਨੀ ਅਤੇ ਬਕਾਸੁਰ ਅਗਾਸੁਰ ਸੰਗਤਾਸੂਰ ਤ੍ਰਿਵਧਰੁਮ . ਤਰਕ ਚੂੜਾ ਦੇ ਹੱਥ ਨਾਲ ਵੱਧ ਕੀਤਾ ਸੀ।

ਉਹਨਾਂ ਨੇ ਬਾਲ ਅਵੱਸਥਾ ਵਿੱਚ ਹੀ ਬੰਦ ਕਰਤਾ ਸੀ ਤੇ ਕਹਿੰਦੇ ਨੇ ਜਿਹੜੇ ਹੋਏ ਸੀ ਨਾ ਕਲਯੁਗ ਨਾਲ ਕਲੰਗਾ ਨਾਲ ਤੇ ਕਹਿੰਦੇ ਉਹਨਾਂ ਦਾ ਵੀ ਖੁਰਾ ਖੋਦ ਮਿਟਾਇਆ ਸੀ।

ਤੇ ਕਹਿੰਦੇ ਗਿਰੀਰਾਜ ਪੂਜਾ ਜਦੋਂ ਇੰਦਰ ਕ੍ਰੋਧ ਵਿੱਚ ਆਏ ਸੀ ਉਹਨਾਂ ਨੇ ਵੀ ਵੱਲ ਬਾਹ ਰਹੇ ਸੀ ਕ੍ਰਿਸ਼ਨ ਨੂੰ ਵੀ ਗਿਰੀਰਾਜ ਗੋਵਰਧਨ ਨੂੰ ਸੱਤ ਦਿਨ ਤੱਕ ਆਪਣੀ ਉਂਗਲ ਤੇ ਚੁੱਕ,

ਹਾਂਜੀ ਹਾਂਜੀ ਕੰਸ ਵੱਧ ਦੇ ਪਿੱਛੇ ਵੀ ਜਦੋਂ ਕੰਸ ਦੇ ਸੋਹਰੇ ਜਰਾਸੰਧ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਹਮਲਾ, ਕੀਤਾ ਤਾਂ ਜਰਾਸੰਧ ਨੂੰ ਵੀ ਸਤਾਰਾਂ ਵਾਰ ਸਹਿਣੀ ਪਈ ਸੀ ਗੀ। ਤੇ ਯੋਗ ਮਾਇਆ ਨਾਲ ਵੀ ਇਹਨਾਂ ਦਾ ਕਹਿੰਦੇ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਮਨੁੱਖ ਰੂਪ ਵਿੱਚ ਵਿਚਰਦੇ ਪ੍ਰਵੇਸ਼ ਨੂੰ ਅਗਿਆਨੀ ਲੋਕ ਸਾਧਾਰਨ ਮਨੁੱਖ ਸਮਝਦੇ ਹੈ ਹਨਾ।